ਸਾਈਕਲ ਵਿੱਚ ਲੋਕ ਜਾ ਰਹੇ ਹੈ।

ਜੋ ਕੀ ਪਹਾੜਾਂ ਦੇ ਓੱਤੇ ਫੋਟੋ ਖਿੰਚਾ ਰਹੇ--

ਇਸ ਵਿੱਚ ਬਹੁਤ ਵਧੀਆ ਅਤੇ ਸ਼ਾਨਦਾਰ--

ਬਹੁਤ ਜਿਆਦਾ ਟਰੈਫਿਕ ਦੇਖ ਰਹੀ ਹਾਂ।

ਅਸੀਂ ਬਹੁਤ ਵੱਡਾ ਜਿਹਾ ਏਰੀਆ--

ਜਿਸ ਪਾਰਕ ਦੇ ਵਿੱਚ ਇੱਕ ਸਵੀਮਿੰਗ ਪੁਲ ਬਣਿਆ ਹੋਇਆ ਹੈ।

ਇਹ ਇੱਕ ਸਿੰਘ ਸਵੀਟਸ ਕੋਰਨਰ ਦੀ ਸ਼ੌਪ ਹੈ।

ਇਸ ਵਿੱਚ ਇੱਕ ਅੰਕਲ ਬੁਕਸ ਪੈਨਜ਼ ਕੋਪੀਜ਼ ਵੇਚ ਰਹੇ ਹੈਂ।

ਏਹ ਬੋਹੁਤ ਵਧੀਆ ਵਿਊ ਬਣਿਆ ਹੋਯਾ।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

ਇਸ ਏਰੀਏ ਦੇ ਉੱਤੇ ਅਸੀਂ ਬਹੁਤ ਜਿਆਦਾ ਸੋਹਣਾ ਵਿਊ ਵੇਖ ਰਹੇ--

ਇਹ ਇੱਕ ਟਰੈਮਪਲੇਨ ਪਾਰਕ ਹੈ ਜਿਸ ਪਾਰਕ ਦੇ ਵਿੱਚ ਬਹੁਤ ਵਧੀਆ ਵਧੀਆ ਗੇਮਸ --

ਇੱਸ ਚਰਚ ਦੇ ਵਿੱਚ ਬਹੁਤ ਸੋਹਣੀ ਸਜਾਵਟ ਵੀ --

ਜੋ ਕਿ ਇਸ ਵਿੱਚ ਇੱਕ ਟੈਂਪੂ ਮੋਟਰਸਾਈਕਲ ਦੇਖ ਰਹਾ ਹੈ।

ਸਾਨੂੰ ਬਹੁਤ ਵਧੀਆ ਟਰਪਾਈਨਸ ਵੀ ਦਿਖ ਰਹੀਆਂ ਹਨ।